ਲਿਬਰੇਆਫਿਸ ਕੈਲਕ ਸੈੱਲਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਸਪਰੈੱਡਸ਼ੀਟ ਵਿਚ ਅੰਕੜੇ ਸ਼ਬਦ ਸ਼ਬਦ ਦੇ ਰੂਪ ਵਿਚ ਅੰਕੜੇ ਮਿਤੀ ਅਤੇ ਵਕਤ ਕਿਵੇਂ ਐਂਟਰ ਕਰਨਾ ਹੈ
ਫੋਰਮੈਟ ਸੈੱਲਸ ਡਾਇਲਾਗ ਬੋਕਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ
ਸੈੱਲਸ ਅਤੇ ਵੱਖ ਵੱਖ ਸ਼ੀਟਸ ਦੇ ਵਿਚ ਸੰਚਾਲਨ ਕਿਵੇਂ ਕਰਨਾ ਹੈ
ਰੋਅਜ਼ ਕਾਲਮਸ ਅਤੇ ਸ਼ੀਟਸ ਵਿਚ ਚੀਜ਼ਾਂ ਦੀ ਚੋਣ ਕਿਵੇਂ ਕਰਨੀ ਹੈ
ਅਸੀਂ ਅਪਰੇਟਿੰਗ ਸਿਸਟਮ ਵਜੋਂ ਉਬੰਤੂ 1004 ਅਤੇ ਲਿਬਰੇਆਫਿਸ ਸੂਟ 334 ਵਰਤਾਂਗੇ
ਆਉ ਪਹਿਲਾਂ ਸਿਖੀਏ ਕਿ ਸੈੱਲਸ ਵਿਚ ਡਾਟਾ ਕਿਵੇਂ ਐਂਟਰ ਕਰਨਾ ਹੈ
ਅਸੀਂ ਆਪਣੀ ਪਰਸਨਲ ਫਾਇਨਾਂਸ ਟਰੈੱਕਰ ਡੋਟ ਓਡੀਐਸ ਪਰਸਨਲ ਫਾਈਨੈਂਸ trackerਓਡੀਐਸ ਫਾਇਲ ਖੋਲ੍ਹਾਂਗੇ
ਤੁਸੀਂ ਕਿਸੇ ਵੀ ਵਿਸ਼ੇਸ਼ ਸੈੱਲ ਵਿਚ ਸ਼ਬਦ ਟਾਈਪ ਕਰ ਸਕਦੇ ਹੋ
ਸੈੱਲ ਤੇ ਕਲਿਕ ਕਰੋ ਅਤੇ ਕੀ ਬੋਰਡ ਦੀ ਵਰਤੋਂ ਨਾਲ ਸ਼ਬਦ ਟਾਈਪ ਕਰੋ
ਸ਼ਬਦ ਆਪਣੇ ਆਪ ਖੱਬੇ ਪਾਸੇ ਅਲਾਈਨ ਹੁੰਦੇ ਹਨ
ਫੋਰਮੈਟਿੰਗ ਬਾਰ ਤੇ ਦਿਤੇ ਅਲਾਈਨਮੈਂਟ ਟੈਬਸ ਤੇ ਕਲਿਕ ਕਰ ਕੇ ਇਸ ਨੂੰ ਬਦਲਿਆ ਜਾ ਸਕਦਾ ਹੈ
ਆਉ ਇਸ ਨੂੰ ਅਨਡੂ ਕਰਦੇ ਹਾਂ
ਹੁਣ ਸਪਰੈੱਡਸ਼ੀਟ ਵਿਚ ਸੈੱਲ ਏ1 ਤੇ ਕਲਿਕ ਕਰੋ
ਤੁਸੀਂ ਦੇਖਦੇ ਹੋ ਕਿ ਚੁਣਿਆ ਗਿਆ ਸੈੱਲ ਚਿਨ੍ਹਿੰਤ ਹੋ ਗਿਆ ਹੈ
ਇਥੇ ਅਸੀਂ ਪਹਿਲਾਂ ਹੀ ਕਾਲਮ ਹੈਡਿੰਗਸ ਟਾਈਪ ਕੀਤੀਆਂ ਹੋਈਆਂ ਹਨ
ਆਈਟੀਈਐਮਐਸ ਹੈਡਿੰਗ ਦੇ ਅਧੀਨ ਅਸੀਂ ਕੁਝ ਆਈਟਮਸ ਦੇ ਨਾਮ ਟਾਈਪ ਕਰਾਂਗੇ ਜਿਵੇਂ ਕਿ salaryਹਾਉਸ ਰੈਂਟ ਇਲੈਕਟ੍ਰੀਸਿਟੀ ਬਿੱਲ ਫੋਨ ਬਿੱਲ ਅਤੇ ਮਿਸਲੇਨੀਅਸ
ਸੈੱਲ ਵਿਚ ਨੰਬਰ ਐਂਟਰ ਕਰਨ ਲਈ ਸੈੱਲ ਤੇ ਕਲਿਕ ਕਰੋ ਅਤੇ ਨੰਬਰਜ਼ ਟਾਈਪ ਕਰੋ
ਨੈਗਟਿਵ ਨੰਬਰ ਲਿਖਣ ਲਈ ਨੰਬਰ ਦੇ ਅੱਗੇ ਮਾਈਨੱਸ ਦਾ ਚਿੰਨ੍ਹ ਟਾਈਪ ਕਰੋ ਜਾਂ ਉਸ ਨੂੰ ਬਰੈਕਟ ਵਿਚ ਲਿਖੋ
ਡਿਫਾਲਟ ਰੂਪ ਵਿਚ ਨੰਬਰਜ਼ ਸੱਜੇ ਪਾਸੇ ਅਲਾਈਨ ਹੁੰਦੇ ਹਨ ਅਤੇ ਨੈਗਟਿਵ ਨੰਬਰਜ਼ ਦੇ ਅੱਗੇ ਮਾਈਨੱਸ ਦਾ ਚਿੰਨ੍ਹ ਹੁੰਦਾ ਹੈ
ਬਦਲਾਵਾਂ ਨੂੰ ਅਨਡੂ ਕਰਦੇ ਹਾਂ
ਹੁਣ ਸਾਡੀ ਪਰਸਨਲ ਫਾਈਨੈਂਸ trackerਓਡੀਐਸ ਸਪਰੈੱਡਸ਼ੀਟ ਵਿਚ ਸੀਰੀਅਲ ਨੰਬਰ ਹੈਡਿੰਗ ਜੋ ਕਿ ਐਸਐਨ ਨਾਲ ਦਰਸਾਈ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਆਈਟਮ ਦਾ ਸੀਰੀਅਲ ਨੰਬਰ ਇਕ ਦੇ ਨੀਚੇ ਦੂਜਾ ਰਹੇ
ਇਸ ਲਈ ਸੈੱਲ ਏ2 ਤੇ ਕਲਿਕ ਕਰੋ ਅਤੇ 123 ਨੰਬਰ ਇਕ ਦੇ ਨੀਚੇ ਦੂਜਾ ਐਂਟਰ ਕਰੋ
ਸੀਰੀਅਲ ਨੰਬਰਜ਼ ਨੂੰ ਆਪਣੇ ਆਪ ਭਰਨ ਲਈ ਸੈੱਲ ਏ4 ਤੇ ਕਲਿਕ ਕਰੋਸੈੱਲ ਦੇ ਨਿਚਲੇ ਸੱਜੇ ਪਾਸੇ ਇਕ ਛੋਟਾ ਜਿਹਾ ਕਾਲਾ ਬੋਕਸ ਦਿੱਸਦਾ ਹੈ
ਇਸਨੂੰ ਸੈੱਲ ਏ7 ਤਕ ਡੈ੍ਗ ਕਰੋ ਅਤੇ ਫਿਰ ਮਾਉਸ ਬਟਨ ਛੱਡ ਦਿਉ
ਤੁਸੀਂ ਵੇਖੋਗੇ ਕਿ ਸੈੱਲ ਏ5 ਤੋਂ ਏ7 ਤਕ ਅਗਲੇ ਸੀਰੀਅਲ ਨੰਬਰਜ਼ ਆ ਜਾਂਦੇ ਹਨ
ਆਈਟਮਸ ਦੇ ਸੀਰੀਅਲ ਨੰਬਰ ਐਂਟਰ ਕਰਨ ਤੋਂ ਬਾਅਦ ਹੁਣ ਅਸੀਂ ਕੋਸਟ ਹੈਡਿੰਗ ਦੇ ਨੀਚੇ ਹਰ ਆਈਟਮ ਦਾ ਮੁੱਲ ਜਾਂ ਕਾਸਟ ਐਂਟਰ ਕਰਾਂਗੇ
ਹੁਣ ਅਸੀਂ ਸੈੱਲ ਸੀ3 ਤੇ ਕਲਿਕ ਕਰਾਂਗੇ ਅਤੇ ਹਾਉਸ ਰੈਂਟ ਦਾ ਖਰਚਾ ਰੂਪੀਸ 6000 ਟਾਈਪ ਕਰਾਂਗੇ
ਹੁਣ ਜੇ ਅਸੀਂ ਨੰਬਰ ਦੇ ਅੱਗੇ ਰੁਪਏ ਦਾ ਚਿੰਨ੍ਹ ਪਾਣਾ ਹੋਵੇ ਤਾਂ ਕੀ ਕਰੀਏ ਮੰਨ ਲਉ ਕਿ ਅਸੀਂ ਇਲੈਕਟ੍ਰੀਸਿਟੀ ਬਿੱਲ ਲਈ ਰੂਪੀਸ 800 ਐਂਟਰ ਕਰਨਾ ਚਾਹੂੰਦੇ ਹਾਂ
ਤਾਂ ਸੈੱਲ ਸੀ4 ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਅੋਪਸ਼ਨ ਤੇ ਕਲਿਕ ਕਰੋ
ਇਹ ਫਾਰਮੈਟ ਸੈਲਜ਼ ਡਾਇਲਾਗ ਬੋਕਸ ਖੋਲ੍ਹੇਗਾ
ਪਹਿਲਾ ਟੈਬ ਨੰਬਰਜ਼ ਹੈ
ਜੇ ਪਹਿਲਾਂ ਹੀ ਇਹ ਨਹੀਂ ਚੁਣਿਆ ਹੋਇਆ ਤਾਂ ਇਸ ਤੇ ਕਲਿਕ ਕਰੋ
ਕੈਟੇਗਰੀ ਦੇ ਅਧੀਨ ਅਸੀਂ ਅੱਲਗ ਅੱਲਗ ਵਰਗ ਦੇਖ ਸਕਦੇ ਹਾਂ ਜਿਵੇਂ ਕਿ ਨੰਬਰ ਪਰਸੈਂਟ ਕਰੰਸੀ ਦਾਤੇ ਟਾਈਮ ਅਤੇ ਕਈ ਹੋਰ
ਆਉ ਕਰੰਸੀ ਚੁਣੀਏ
ਹੁਣ ਫਾਰਮੈਟ ਆਪਸ਼ਨ ਅਧੀਨ ਡਾਉਨ ਐਰੋ ਤੇ ਕਲਿਕ ਕਰੋ
ਇਹ ਸੰਸਾਰ ਦੇ ਵੱਖ ਵੱਖ ਮੁਦਰਾ ਚਿੰਨ੍ਹ ਦਰਸਾਏਗਾ
ਆਉ ਸਕਰੋਲ ਕਰੀਏ ਅਤੇ ਆਈਐਨਆਰ ਰੂਪੀਸ ਇੰਗਲਿਸ਼ ਇੰਡੀਆ ਚੁਣੀਏ
ਡੀਫਾਲਟ ਰੂਪ ਨਾਲ ਡਰਾਪਡਾਉਨ ਵਿਚ ਰੂਪੀ 1234 ਚੁਣਿਆ ਹੋਇਆ ਹੈ
ਤੁਸੀਂ ਸੱਜੇ ਪਾਸੇ ਛੋਟੇ ਜਿਹੇ ਪ੍ਰੀਵਿਊ ਏਰੀਆ ਵਿਚ ਇਸਦਾ ਪ੍ਰੀਵਿਊ ਦੇਖ ਸਕਦੇ ਹੋ
ਅੋਪਸ਼ਨ ਦੇ ਅਧੀਨ ਸਾਡੇ ਕੋਲ ਡੈਸੀਮਲ ਪਲੇਸਿਸ ਅਤੇ ਲੀਡਿੰਗ ਜ਼ੀਰੋਜ਼ ਜੋੜਨ ਦਾ ਵਿਕਲਪ ਹੈ
ਧਿਆਨ ਦਿਉ ਕਿ ਜਿਵੇਂ ਹੀ ਅਸੀਂ ਜ਼ੀਰੋ ਦੀ ਸੰਖਿਆ ਵਧਾਉਂਦੇ ਹਾਂ ਫਾਰਮੈਟ ਵਿਚ ਕੀਤੀ ਗਈ ਚੋਣ ਬਦਲ ਕੇ ਰੂਪੀਸ 1234 ਡੈਸੀਮਲ ਜ਼ੇਰੋ ਜ਼ੇਰੋ ਹੋ ਜਾਦੀ ਹੈ ਜੋ ਕਿ ਦੋ ਦਸ਼ਮਲਵ ਦੀ ਜਗਾਹ ਨੂੰ ਦਰਸਾਉਂਦੀ ਹੈ
ਧਿਆਨ ਦਿਉ ਕਿ ਬਦਲਾਉ ਪ੍ਰੀਵਿਊ ਏਰੀਆ ਵਿਚ ਦਿੱਸਦਾ ਹੈ
ਹਰ ਹਜ਼ਾਰ ਤੋਂ ਬਾਅਦ ਕੋਮਾ ਸੇਪਰੈਟਰ ਜੋੜਨ ਲਈ ਥਾਊਸੈਂਡਜ਼ ਸੈਪਰੇਟਰ ਤੇ ਕਲਿਕ ਕਰੋ
ਫਿਰ ਤੋਂ ਪ੍ਰੀਵਿਊ ਏਰੀਆ ਵਿਚ ਬਦਲਾਉ ਦੇਖੋ
ਤੁਸੀਂ ਫੋਂਟ ਟੈਬ ਤੇ ਕਲਿਕ ਕਰਕੇ ਫੋਂਟ ਸਟਾਈਲ ਬਦਲ ਸਕਦੇ ਹੋ
ਇਸ ਵਿਚ ਫੋਂਟ ਟਾਈਪਫੇਸ ਅਤੇ ਸਾਈਜ਼ ਲਈ ਕਈ ਅੋਪਸ਼ਨਸ ਹਨ
ਫੋਂਟ ਇਫੈਕਟਸ ਅਤੇ ਹੋਰ ਟੈਬਸ ਤੇ ਜਾ ਕੇ ਤੁਸੀਂ ਹੋਰ ਜ਼ਿਆਦਾ ਸਿੱਖ ਸਕਦੇ ਹੋ
ਅਲਿਗਨਮੈਂਟ ਟੈਬ ਦੀ ਅੋਪਸ਼ਨਸ ਬਾਰੇ ਅਸੀਂ ਅਗਲੇ ਟਯੂਟੋਰਿਅਲ ਵਿਚ ਸਿੱਖਾਂਗੇ
ਆਉ ਓਕ ਤੇ ਕਲਿਕ ਕਰੀਏ
ਆਉ 800 ਟਾਈਪ ਕਰਕੇ ਐਂਟਰ ਦਬਾਈਏ
ਤੁਸੀਂ ਦੇਖੋਗੇ ਨੰਬਰ 800 ਦੋ ਦਸ਼ਮਲਵ ਜਗਾਹ ਨਾਲ ਰੂਪੀਸ 800 ਦਿਖਾਈ ਦੇ ਰਿਹਾ ਹੈ
ਆਉ ਹੁਣ ਸੀ5 ਤੋਂ ਸੀ7 ਤਕ ਦੀ ਚੋਣ ਕਰੀਏ
ਕੰਟਰੋਲ ਬਟਨ ਨੂੰ ਦਬਾਉ ਅਤੇ ਸੈੱਲ ਜੀ2 ਦੀ ਵੀ ਚੋਣ ਕਰੋ
ਧਿਆਨ ਦਿਉ ਕਿ ਸਾਰੇ ਚੁਣੇ ਗਏ ਸੈੱਲਸ ਚਿੰਨ੍ਹਿਤ ਹਨ
ਕਿਸੇ ਵੀ ਚਿੰਨ੍ਹਿਤ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਚੁਣੋ
ਪਹਿਲਾਂ ਦੀ ਤਰ੍ਹਾਂ ਸਾਰੇ ਅੋਪਸ਼ਨ ਚੁਣੋ
ਓਕ ਤੇ ਕਲਿਕ ਕਰੋ
ਹੁਣ ਅਸੀਂ ਬਾਕੀ ਸਾਰੇ ਆਈਟਮਸ ਦੇ ਖਰਚੇ ਇਕ ਦੇ ਨੀਚੇ ਇਕ ਟਾਈਪ ਕਰਾਂਗੇ ਜਿਵੇਂ ਕਿ ਫੋਨ ਬਿੱਲ ਦੇ ਰੂਪੀਸ 600 ਲੌਂਡਰੀ ਚਾਰਜਿਜ਼ ਲਈ ਰੂਪੀਸ 300 ਅਤੇ ਰੂਪੀਸ 2000 ਮਿਸਲੇਨੀਅਸ ਯਾਨੀ ਬਾਕੀ ਖਰਚਿਆਂ ਲਈ
ਅਕਾਉਂਟਸ ਹੈਡਿੰਗ ਅਧੀਨ ਅਸੀਂ ਮਹੀਨੇ ਦੀ ਸੈਲਰੀ ਰੂਪੀਸ 30000 ਟਾਈਪ ਕਰਾਂਗੇ
ਕੈਲਕ ਵਿਚ ਮਿਤੀ ਐਂਟਰ ਕਰਨ ਲਈ ਸੈੱਲ ਚੁਣੋ ਅਤੇ ਦਾਤੇ ਟਾਈਪ ਕਰੋ
ਤੁਸੀਂ ਮਿਤੀ ਦੇ ਐਲੀਮੈਂਟਸ ਨੂੰ ਅੱਲਗ ਕਰਨ ਲਈ ਫਾਰਵਰਡ ਸਲੈਸ਼ ਜਾਂ ਹਾਈਫਨ ਵਰਤ ਸਕਦੇ ਹੋ ਜਾਂ ਟੈਕਸਟ ਜਿਵੇਂ ਕਿ 10 ਆਕਟੋਬਰ 2011ਵਰਤ ਸਕਦੇ ਹੋ ਕੈਲਕ ਕਈ ਤਰ੍ਹਾ ਦੇ ਦਾਤੇ ਫਾਰਮੈਟਸ ਨੂੰ ਪਛਾਣਦਾ ਹੈ
ਵਿਕਲਪ ਦੇ ਤੌਰ ਵਿਚ ਤੁਸੀਂ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਅੋਪਸ਼ਨ ਚੁਣੋ
ਕੈਟੇਗਰੀ ਅਧੀਨ ਦਾਤੇ ਚੁਣੋ ਅਤੇ ਫਾਰਮੈਟ ਅਧੀਨ ਪਸੰਦੀਦਾ ਫਾਰਮੈਟ ਚੁਣੋ
ਮੈਂ 12 31 1999 ਚੁਣਾਂਗੀ
ਪ੍ਰੀਵਿਊ ਏਰੀਆ ਵਿਚ ਡਿਸਪਲੇ ਦੇਖੋ
ਫਾਰਮੈਟ ਕੋਡ ਐਮਐਮ ਡੱਡ ਅਤੇ ਯੀ ਦੇ ਰੂਪ ਵਿਚ ਨੀਚੇ ਵੀ ਦਿੱਸਦਾ ਹੈ
ਲੋੜ ਅਨੂਸਾਰ ਤੁਸੀਂ ਫਾਰਮੈਟ ਕੋਡ ਬਦਲ ਸਕਦੇ ਹੋ
ਮੈਂ ਡੱਡ ਐਮਐਮ ਅਤੇ ਯੀ ਟਾਈਪ ਕਰਾਂਗੀ
ਪ੍ਰੀਵਿਊ ਏਰੀਆ ਵਿਚ ਬਦਲਾਵਾਂ ਤੇ ਧਿਆਨ ਦਿਉੋ
ਓਕ ਤੇ ਕਲਿਕ ਕਰੋ
ਕੈਲਕ ਵਿਚ ਟਾਈਮ ਐਂਟਰ ਕਰਨ ਲਈ ਸੈੱਲ ਚੁਣੋ ਅਤੇ ਟਾਈਮ ਟਾਈਪ ਕਰੋ
ਤੁਸੀਂ ਟਾਈਮ ਦੇ ਐਲੀਮੈਂਟਸ ਨੂੰ ਕੋਲੋਨਜ਼ ਨਾਲ ਅੱਲਗ ਕਰ ਸਕਦੇ ਹੋ ਜਿਵੇਂ ਕਿ 10 ਕੋਲੋਨ 43 ਕੋਲੋਨ 20
ਵਿਕਲਪ ਦੇ ਤੌਰ ਵਿਚ ਤੁਸੀਂ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਅੋਪਸ਼ਨ ਚੁਣੋ
ਕੈਟੇਗਰੀ ਅਧੀਨ ਟਾਈਮ ਚੁਣੋ ਅਤੇ ਫਾਰਮੈਟ ਵਿਚੋਂ ਪੰਸਦੀਦਾ ਫਾਰਮੈਟ ਚੁਣੋ
ਮੈਂ 13 37 46 ਚੁਣਾਂਗੀ
ਪ੍ਰੀਵਿਊ ਏਰੀਆ ਵਿਚ ਡਿਸਪਲੇ ਦੇਖੋ
ਫਾਰਮੈਟ ਕੋਡ HHMMSS ਦੇ ਰੂਪ ਵਿਚ ਨੀਚੇ ਵੀ ਦਿੱਸ ਰਿਹਾ ਹੈ
ਲੋੜ ਅਨੂਸਾਰ ਤੁਸੀਂ ਫਾਰਮੈਟ ਕੋਡ ਬਦਲ ਸਕਦੇ ਹੋਮੈਂ HHMM ਟਾਈਪ ਕਰਾਂਗੀ
ਪ੍ਰੀਵਿਊ ਏਰੀਆ ਵਿਚ ਬਦਲਾਉ ਦੇਖੋ
ਓਕ ਤੇ ਕਲਿਕ ਕਰੋ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਕੈਲਕ ਵਿਚ ਟੈਕਸਟ ਨੰਬਰਜ਼ ਅਤੇ ਮਿਤੀ ਕਿਵੇਂ ਲਿਖੀਏਸਿੱਖਣ ਤੋਂ ਬਾਅਦ ਹੁਣ ਅਸੀਂ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਅਤੇ ਇਕ ਸ਼ੀਟ ਤੋਂ ਦੂਜੀ ਸ਼ੀਟ ਵਿਚ ਕਿਵੇਂ ਜਾਈਏ
ਇਸ ਲਈ ਪਹਿਲਾਂ ਅਸੀਂ ਵੇਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਤੇ ਕਿਵੇਂ ਜਾਈਏ
ਤੁਸੀਂ ਕਰਸਰ ਨਾਲ ਕਿਸੇ ਵੀ ਸੈੱਲ ਤੇ ਕਲਿਕ ਕਰਕੇ ਉਸ ਸੈੱਲ ਤੇ ਜਾ ਸਕਦੇ ਹੋ
ਤੁਸੀਂ ਵੇਖੋਗੇ ਕਿ ਵਿਸ਼ੇਸ ਸੈੱਲ ਚਿੰਨ੍ਹਿਤ ਹੋ ਗਿਆ ਹੈ
ਕਿਸੇ ਵਿਸ਼ੇਸ਼ ਸੈੱਲ ਤੇ ਜਾਣ ਦਾ ਇਕ ਹੋਰ ਤਰੀਕਾ ਹੈ ਸੈੱਲ ਰੈਫਰੈਂਸ ਦਾ ਉਪਯੋਗ ਕਰਨਾ
ਨਾਮੇ ਬੌਕਸ ਦੇ ਸੱਜੇ ਪਾਸੇ ਕਾਲੇ ਰੰਗ ਦੇ ਛੋਟੇ ਡਾਉਨ ਐਰੋ ਤੇ ਕਲਿਕ ਕਰੋ
ਹੁਣ ਜਿਸ ਸੈੱਲ ਤੇ ਤੁਸੀਂ ਜਾਣਾ ਚਾਹੁੰਦੇ ਹੋ ਉਸ ਸੈੱਲ ਦਾ ਸੈੱਲ ਰੈਫਰੈਂਸ ਟਾਈਪ ਕਰੋ ਅਤੇ ਐਂਟਰ ਦਬਾਉ
ਤੁਸੀਂ ਨਾਮੇ ਬੌਕਸ ਵਿਚ ਕਲਿਕ ਕਰ ਕੇ ਮੌਜੂਦਾ ਸੈੱਲ ਰੈਫਰੈਂਸ ਨੂੰ ਡਿਲੀਟ ਵੀ ਕਰ ਸਕਦੇ ਹੋ ਅਤੇ ਤੁਹਾਨੂੰ ਜਿਹੜਾ ਰੈਫਰੈਂਸ ਚਾਹੀਦਾ ਹੈ ਉਹ ਟਾਈਪ ਕਰੋ ਅਤੇ ਐਂਟਰ ਦਬਾਉ
ਹੁਣ ਅਸੀਂ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਵਿਚ ਕਿਵੇਂ ਜਾਈਏ
ਪਹਿਲਾ ਤਰੀਕਾ ਹੈ ਕਰਸਰ ਦਾ ਇਸਤੇਮਾਲ ਕਰਕੇ ਇਕ ਸੈੱਲ ਤੋਂ ਦੂਜੇ ਸੈੱਲ ਵਿਚ ਜਾਣਾ
ਕਰਸਰ ਦੇ ਇਸਤੇਮਾਲ ਨਾਲ ਫੋਕਸ ਨੂੰ ਮੂਵ ਕਰਨ ਲਈ ਕਰਸਰ ਨੂੰ ਉਸ ਸੈੱਲ ਤੇ ਲੈ ਜਾਉ ਜਿਥੇ ਤੁਸੀਂ ਫੋਕਸ ਚਾਹੁੰਦੇ ਹੋ ਅਤੇ ਲੈਫਟ ਮਾਉਸ ਬਟਨ ਕਲਿਕ ਕਰੋ
ਇਹ ਨਵੇ ਸੈੱਲ ਤੇ ਫੋਕਸ ਕਰੇਗਾ
ਇਹ ਤਰੀਕਾ ਬਹੁਤ ਉਪਯੋਗੀ ਹੈ ਜਦ ਦੋ ਸੈੱਲ ਕਾਫੀ ਦੂਰੀ ਤੇ ਹੋਣ
ਇਕ ਤਰੀਕਾ ਹੋਰ ਹੈ Tab ਦਾ ਇਸਤੇਮਾਲ ਕਰਕੇ ਇਕ ਰੋਅ ਵਿਚ ਅਗਲੇ ਸੈੱਲ ਤੇ ਜਾ ਸਕਦੇ ਹਾਂ
ਰੋਅ ਵਿਚ ਪਿੱਛਲੇ ਸੈੱਲ ਤੇ ਜਾਣ ਲਈ Shift Tab ਦਬਾਉ
ਕਾਲਮ ਵਿਚ ਅੱਗਲੇ ਸੈੱਲ ਤੇ ਜਾਣ ਲਈ Enterਦਬਾਉ ਕਾਲਮ ਵਿਚ ਪਿੱਛਲੇ ਸੈੱਲ ਤੇ ਜਾਣ ਲਈ Shift Enter ਦਬਾਉ
ਅੱਗੇ ਅਸੀਂ ਸਿੱਖਾਂਗੇ ਕਿ ਕੈਲਕ ਵਿਚ ਕੀ ਬੋਰਡ ਦੀ ਮੱਦਦ ਨਾਲ ਵੱਖ ਵੱਖ ਸਪਰੈੱਡਸ਼ੀਟਸ ਵਿਚ ਕਿਵੇਂ ਜਾਈਏ
ਮੌਜੂਦਾ ਸ਼ੀਟ ਦੇ ਸੱਜੇ ਪਾਸੇ ਵਾਲੀ ਸ਼ੀਟ ਤੇ ਜਾਣ ਲਈ ਕੰਟਰੋਲ ਪਲੱਸ ਪੇਜ ਡਾਊਨ ਕੀਜ਼ ਇੱਕਠੇ ਦਬਾਉ
ਮੌਜੂਦਾ ਸ਼ੀਟ ਦੇ ਖੱਬੇ ਪਾਸੇ ਵਾਲੀ ਸ਼ੀਟ ਤੇ ਜਾਣ ਲਈ ਕੰਟਰੋਲ ਪਲੱਸ ਪੇਜ ਯੂਪੀ ਕੀਜ਼ ਇੱਕਠੇ ਦਬਾਉ
ਕਰਸਰ ਦਾ ਇਸਤੇਮਾਲ ਕਰਕੇ ਵੀ ਤੁਸੀਂ ਇਕ ਸ਼ੀਟ ਤੋਂ ਦੂਜੀ ਸ਼ੀਟ ਵਿਚ ਜਾ ਸਕਦੇ ਹੋ ਇਸ ਦੀ ਜ਼ਿਆਦਾ ਜਾਣਕਾਰੀ ਵਰਕਿੰਗ ਵਿਥ ਸ਼ੀਟਸ ਟਿਯੂਟੋਰਿਅਲ ਵਿਚ ਉਪਲੱਭਦ ਹੈ
ਜੇ ਤੁਹਾਡੇ ਕੋਲ ਜ਼ਿਆਦਾ ਸ਼ੀਟਸ ਹਨ ਤਾਂ ਹੋ ਸਕਦਾ ਹੈ ਕੁਝ ਸ਼ੀਟ ਟੈਬਸ ਸਕਰੀਨ ਵਿਚ ਨੀਚੇ ਹੋਰੀਜੈਂਟਲ ਸਕਰੋਲ ਬਾਰ ਵਿਚ ਛੁਪੀਆਂ ਹੋਣ
ਜੇ ਅਜਿਹਾ ਹੈ ਤਾਂ ਸ਼ੀਟ ਟੈਬਸ ਦੇ ਨਿਚਲੇ ਖੱਬੇ ਪਾਸੇ ਦੇ ਚਾਰ ਬਟਨ ਟੈਬ ਨੂੰ ਵਿਊ ਵਿਚ ਲਿਆ ਸਕਦੇ ਹਨ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਹੁਣ ਕਰਸਰ ਨਾਲ ਜੁੜੇ ਸੈੱਲਸ ਨੂੰ ਚੁਣਨ ਲਈ ਪਹਿਲਾਂ ਇਕ ਸੈੱਲ ਤੇ ਕਲਿਕ ਕਰੋ
ਹੁਣ ਲੈਫਟ ਮਾਉਸ ਬਟਨ ਪੈ੍ਸ ਕਰਕੇ ਹੋਲਡ ਕਰੋ
ਸਕਰੀਨ ਤੇ ਕਰਸਰ ਮੂਵ ਕਰੋ ਅਤੇ ਜਦ ਮਰਜ਼ੀ ਦੇ ਸੈੱਲਸ ਚਿੰਨ੍ਹਿਤ ਹੋ ਜਾਣ ਤਾਂ ਲੈਫਟ ਮਾਉਸ ਬਟਨ ਛੱਡ ਦਿਉ
ਤੁਸੀਂ ਦੇਖੋਗੇ ਕਿ ਚੁਣੇ ਹੋਏ ਸੈੱਲਸ ਚਿੰਨ੍ਹਿਤ ਹੋ ਗਏ ਹਨ
ਇਕ ਦੂਜੇ ਨਾਲ ਜੁੜੇ ਹੋਏ ਕਈ ਕਾਲਮਸ ਜਾਂ ਰੋਅਸ ਨੂੰ ਚੁਣਨ ਲਈ ਗਰੁਪ ਵਿਚ ਪਹਿਲੇ ਕਾਲਮ ਜਾਂ ਰੋਅ ਤੇ ਕਲਿਕ ਕਰੋ
ਹੁਣ Shift ਬਟਨ ਨੂੰ ਹੋਲਡ ਕਰੋ
ਗਰੁਪ ਵਿਚ ਆਖਰੀ ਕਾਲਮ ਜਾਂ ਰੋਅ ਤੇ ਕਲਿਕ ਕਰੋ
ਕਈ ਕਾਲਮਸ ਜਾਂ ਰੋਅਸ ਜੋ ਕਿ ਜੁੜੇ ਹੋਏ ਨਹੀਂ ਹਨ ਉਹਨਾਂ ਨੂੰ ਚੁਣਨ ਲਈ ਗਰੁਪ ਵਿਚ ਪਹਿਲੇ ਕਾਲਮ ਜਾਂ ਰੋਅ ਤੇ ਕਲਿਕ ਕਰੋ
ਕੰਟਰੋਲ ਬਟਨ ਨੂੰ ਹੋਲਡ ਕਰੋ ਅਤੇ ਕੰਟਰੋਲ ਬਟਨ ਹੋਲਡ ਕੀਤਿਆਂ ਹੋਇਆ ਬਾਕੀ ਦੇ ਸਾਰੇ ਕਾਲਮਸ ਅਤੇ ਰੋਅਸ ਤੇ ਕਲਿਕ ਕਰੋ
ਕਈ ਜੁੜੀਆਂ ਸ਼ੀਟਸ ਨੂੰ ਚੁਣਨ ਲਈ ਪਹਿਲਾਂ ਮਰਜ਼ੀ ਦੀ ਸ਼ੀਟ ਟੈਬ ਤੇ ਕਲਿਕ ਕਰੋ
ਹੁਣ ਮਰਜ਼ੀ ਦੀ ਆਖਰੀ ਸ਼ੀਟ ਲਈ ਕਰਸਰ ਨੂੰ ਸ਼ੀਟ ਟੈਬ ਤੇ ਮੂਵ ਕਰੋ
Shift ਬਟਨ ਹੋਲਡ ਕਰੋ ਅਤੇ ਸ਼ੀਟ ਟੈਬ ਤੇ ਕਲਿਕ ਕਰੋ
ਇਹਨਾਂ ਦੋਹਾਂ ਸ਼ੀਟਸ ਦੇ ਵਿਚਲੇ ਟੈਬਸ ਸਫੇਦ ਹੋ ਜਾਣਗੇ ਜੋ ਦਰਸਾਂਦਾ ਹੈ ਕਿ ਉਹ ਸਾਰੇ ਚੁਣੇ ਗਏ ਹਨ
ਹੁਣ ਤੁਸੀਂ ਜੋ ਕੁਝ ਵੀ ਕਰੋਗੇ ਉਹ ਸਾਰੀਆਂ ਚਿੰਨ੍ਹਿਤ ਸ਼ੀਟਸ ਤੇ ਅਸਰ ਕਰੇਗਾ
ਕਈ ਸ਼ੀਟਸ ਜੋ ਕਿ ਜੁੜੀਆਂ ਹੋਈਆਂ ਨਹੀਂ ਹਨ ਉਹਨਾਂ ਨੂੰ ਚੁਣਨ ਲਈ ਪਹਿਲੀ ਸ਼ੀਟ ਦੇ ਸ਼ੀਟ ਟੈਬ ਤੇ ਕਲਿਕ ਕਰੋ
ਹੁਣ ਕਰਸਰ ਨੂੰ ਤੀਜੀ ਸ਼ੀਟ ਟੈਬ ਤੇ ਮੂਵ ਕਰੋ
ਕੰਟਰੋਲ ਬਟਨ ਨੂੰ ਹੋਲਡ ਕਰੋ ਅਤੇ ਸ਼ੀਟ ਟੈਬ ਤੇ ਕਲਿਕ ਕਰੋ
ਚੁਣੀਆਂ ਹੋਈਆਂ ਟੈਬਸ ਸਫੇਦ ਹੋ ਜਾਣਗੀਆਂ ਅਤੇ ਜੋ ਵੀ ਤੁਸੀਂ ਕਰੋਗੇ ਉਹ ਸਾਰੀਆਂ ਚਿੰਨ੍ਹਿਤ ਸ਼ੀਟਸ ਤੇ ਅਸਰ ਕਰੇਗਾ
ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਸੰਖੇਪ ਵਿਚ ਅਸੀਂ ਸਿੱਖਿਆ ਹੈ160 ਕੈਲਕ ਵਿਚ ਨੰਬਰਜ਼ ਟੈਕਸਟ ਟੈਕਸਟ ਦੇ ਰੂਪ ਵਿਚ ਨੰਬਰਜ਼ ਮਿਤੀ ਅਤੇ ਸਮਾਂ ਕਿਵੇਂ ਐਂਟਰ ਕਰੀਏ
ਫਾਰਮੈਟ ਸੈੱਲਸ ਡਾਇਲਾਗ ਬੋਕਸ ਨੂੰ ਕਿਵੇਂ ਇਸਤੇਮਾਲ ਕਰੀਏ
ਸੈੱਲਸ ਦੇ ਵਿਚ ਅਤੇ ਸ਼ੀਟਸ ਦੇ ਵਿਚ ਇਕ ਜਗਾਹ ਤੋਂ ਦੂਜੀ ਜਗਾਹ ਕਿਵੇਂ ਜਾਈਏ
ਰੋਅ ਕਾਲਮ ਅਤੇ ਸ਼ੀਟਸ ਵਿਚ ਚੀਜਾਂ ਕਿਵੇਂ ਚੁਣੀਏ
ਵਿਆਪਕ ਅਸਾਈਨਮੈਂਟ ਸਪਰੈੱਡਸ਼ੀਟ ਪੈਰਕਟਿਸਓਡੀਐਸ ਸਪ੍ਰੈਡਸ਼ੀਟ practiceਓਡੀਐਸ ਖੋਲ੍ਹੋ
ਸੀਰੀਅਲ ਨੰਬਰਜ਼ ਦੇ ਅਧੀਨ 1 ਤੋਂ 5 ਤਕ ਸੀਰੀਅਲ ਨੰਬਰ ਇਕ ਦੇ ਨੀਚੇ ਇਕ ਲਿਖੋ
ਕੀਜ਼ ਦੇ ਇਸਤੇਮਾਲ ਨਾਲ ਸੈੱਲਸ ਦੇ ਵਿਚ ਜਾਉ
ਸੀਰੀਅਲ ਨੰਬਰ ਦੇ ਅਧੀਨ ਸਾਰੇ ਆਈਟਮਸ ਚੁਣੋ
ਮਿਤੀ ਅਤੇ ਟਾਈਮ ਲਈ ਕਾਲਮ ਜੋੜੋ
ਫਾਰਮੈਟ ਸੈੱਲਸ ਡਾਇਲਾਗ ਬੋਕਸ ਅੋਪਸ਼ਨ ਦਾ ਇਸਤੇਮਾਲ ਕਰਕੇ ਉਸ ਵਿਚ ਕੁਝ ਵੈਲਯੂਜ਼ ਐਂਟਰ ਕਰੋ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
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ spoken ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਸ਼ਾਮਲ ਹੋਣ ਲਈ ਧੰਨਵਾਦ